ਇਹ ਜਿਹੜਾ ਤੁਹੀ ਸ਼ੋ ਰੂਮ ਵੇਖਦੇ ਪਏ ਔ ਬਹੁਤ ਵਧੀਆ ਐ ਪਿੱਛੇ ਦਾ ਵਿਊ ਬਹੁਤ ਵਧੀਆ ਇੱਥੇ ਵਾਤਾਵਰਨ ਬਹੁਤ ਵਧੀਆ ਹੈਗਾ।

ਇਹ ਜਿਹੜਾ ਤੁਹੀ ਵਿਊ ਵੇਖਦੇ ਪਏ ਔ ਆਸੇ ਪਾਸੇ ਪਥੱਰ ਪਏ ਆ ਸੜਕ ਬਣੀ ਹੋਈ ਏ।

ਆ ਵੇਖੋ ਚੌਂਕੀਦਾਰ ਬੈਠਾ ਐ ਇਹ ਸਕਿਉਰਟੀਗਾਡਰ ਬੈਠਾ ਐ ਇਹ ਪੈਲਸ ਦਾ ਗੇਟ ਏ ਇਹ ਪੈਲਸ ਤੋਂ ਐਂਟਰੀ ਹੁੰਦੀ--

ਐਧਰ ਦੇਖ ਲੋ ਸੜਕ ਹੈ ਇਹ ਜੇਹੜਾ ਟ੍ਰੈਕਟਰ ਖੜ੍ਹਾ ਹੈ ਇਹ ਖੇਤਾਂ ਚ ਚੱਲਾ ਆ ਖੇਤ ਵਾਣ ਚੱਲਾ ਹੈ ਯਾ ਕੋਈ ਚੋਹਨਾ ਚੁਹਨਾ ਲੱਗੇਗਾ ਖੇਤ ਵਾਣਗੇ।

ਬਿਆਸਾ ਦਾ ਦਰਿਆ ਏ ਬਿਆਸਾ ਦੇ ਵਿੱਚ ਆ ਦੇਖ ਲਓ ਪੰਡਿਤ ਪੂਜਾ ਪਾਜਾ ਕਰਦੇ ਪਏ ਇੱਥੇ ਫੋਲ ਫੁੱਲ ਤਾਰੇ ਜਾਂਦੇ ਆ।

ਟਰੈਕਟਰਾਂ ਨਾਲ ਬੱਲਕੇ ਤੇ ਖੇਤਾਂ ਨੂੰ ਬਾਇਆ ਜਾਂਦਾ ਹੈ ਤੇ ਇੱਕ ਦੂੱਜੇ ਵੀ ਹੱਲ ਬਣਾਏ ਜਾਂਦੇ ਹੈਂ ਜੇਹੜਾ--

ਬੁਖ਼ਾਰ ਦੀ ਹੋਰ ਵੀ ਦਵਾਈਆਂ ਦਰਦਾ ਦੁਰਦਾਂ ਦੀਆਂ ਵੀ ਲਏ ਸਕਦੇ ਹੋ ਇੱਥੇ ਦਵਾਈਆਂ--

ਏ ਪਿਕਚਰ ਦਾ ਵਿਊ ਵੇਖ ਲਓ ਵਧੀਆ ਆ ਵਾਤਾਵਰਨ ਵਧੀਆ ਆ ਇੱਕ ਪਿੰਡ ਏ ਪਿੰਡ ਦੇ ਵਿੱਚ--

ਆਲੂ ਬਹੁਤ ਵਧੀਆ ਬਣਦੇ ਆਲੂਆਂ ਦੇ ਚਿਪਸ ਬਣਦੇ ਆਲੂਆਂ ਦੀ ਸਬਜੀ ਬਣਦੀ ਆਲੂ ਗੋਭੀ ਬਣਾ ਲਓ।

ਇਹ ਮੋਬਾਇਲ ਜਿਹੜੇ ਟਚ ਆਲੇ ਵੀ ਮਿਲ ਜਾਣਗੇ ਦੂਜੇ ਵੀ ਮਿਲ ਜਾਣਗੇ ਫਾਈਵ ਜੀ ਵੀ ਮਿਲ ਜਾਣਗੇ ਫ਼ੋਰ ਜੀ ਵੀ ਮਿਲ ਜਾਣਗੇ।

ਫੋਟੋਆਂ ਵਾਲੇ ਫੋਟੋਆਂ ਖਿੱਚਣ ਲੱਗਦੇ ਲੱਗੇ ਪਏ ਆ ਇਧਰ ਪੰਡਿਤ ਜੀ ਬੈਠੇ ਆ ਵਿਆਹ ਸ਼ਾਦੀ ਕਰਾ ਰਹੇ ਆ।

ਏਹ ਇਕ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਵਾਤਾਵਰਣ ਹੈ ਪਹਾੜਾਂ ਦਾ ਮਹੋਲ ਹੈ ਇਹ ਪਹਾੜ ਬਹੁਤ ਬਹੁਤ ਵੱਡੇ ਆ ਪੁੱਲ ਬਣਿਆ ਹੋਇਆ ਪੁੱਲ ਦੇ ਉੱਤੇ--

ਆ ਸਾਹਮਣੇ ਆਲਸੀਡੀਆਂ ਲੱਗੀਆਂ ਹੋਈਆਂ ਕੰਪਿਊਟਰ ਲੱਗੇ ਹੋਏ ਆ ਆ ਦੇਖ ਸਕਦੇ ਹੋ ਮੇਜ ਪਿਆ ਹਰਾ ਕੱਪੜਾ ਲੱਗਾ ਹੋਇਆ ਇਥੇ ਡਾਕਟਰ ਆ ਕੇ ਲੰਮਾ ਪਾ ਕੇ ਪਰੇਸ਼ਨ ਕਰਦੇ--

ਹੋਰ ਫਰਾਂਕਾਂ ਫਰੂੰਕਾਂ ਵੀ ਮਿਲਦੀਆਂ ਹੈਂ ਹਰ ਕਪੜਾ ਮਿਲਦਾ ਹੈ ਬਾਹਰ ਸਕਟ੍ਰਿਆਂ ਖੜੀਆਂ ਹੈਂ ਦੇਖ ਲਓ।